ਕੈਦ ਪ੍ਰੇਮਦੱਤ ਨੂੰ ਪੰਜ ਸਾਲ ਦੀ ਸਜ਼ਾ ਦਿਤੀ ਪ੍ਰਿਥਵੀ ਗੋਸਲ ਨੂੰ ਅਪੀਲ ਕਰਨੀ ਪੰਜਾਬ ਸੂਚੀ ਵਿਚ ਇਕ Defence Comity ਨੇ ਪ੍ਰਿਥਵੀ ਗੋਸਲ ਨੂੰ ਅਪੀਲ ਕਰਨ ਦੀ ਇਕ ਯੋਜਨਾ ਬਣਾਈ ਭਗਤ ਸਿੰਘ ਸ਼ੁਰੂ ਵਿਚ ਪਿਯਤ ਦੇਵਰਤ ਸੀ ਪਰ ਬਾਦ ਵਿਚ ਇਹ ਉਮੀਦ ਵਿਚ ਸਹਿਮਤ ਹੋ ਗਿਆ ਸੀ ਅਪੀਲ ਵਰਤਣੀਆਂ ਵਿੱਚੋ ਐਸ ਐਚ ਆਰ ਰਾਇ ਨੂੰ ਤਸਲਤ ਕਰੇਗੀ ਅਪੀਲ ਕਰਤਾਵਾ ਨੇ ਦਾਵਾ ਕੀਤਾ ਕੇ ਟਿਊਰਬਨਲਾ ਦੀ ਸੰਰਚਨਾ ਕਰਨ ਵਾਲੇ ਆਰ ਡੀ ਨੇਸ ਯੂ ਸੀ ਜਦੋ ਕੇ ਸਰਕਾਰ ਨੇ

ਦੇ ਰਾਜ ਵਿੱਚ ਮਹਾਂਭਾਰਤ ਦੀ ਲੜਾਈ ਹੋਈ ਸੀ ਅੋਰ ਮਹਾਂਭਾਰਤ ਦੀ ਲੜਾਈ ਹੋਈ ਸੀ ਕੁਰੂਕਸ਼ੇਤਰ ਜਿਸਦੀ ਧਰਤੀ ਅੱਜ ਵੀ ਹੈ ਲਾਲ

very good, very good, very good ਪੰਜਾਬ ਬਿਲਕੁੱਲ ਸਹੀ, ਪੰਜਾਬ, ਪੰਜਾਬ ਦੀ ਧਰਤੀ 'ਤੇ ਹੋਇਆ ਸੀ। ਮਹਾਂਭਾਰਤ ਦਾ ਯੁੱਧ ਅੋਰ ਅਗਰ ਤੁਹਾਨੂੰ ਪੁੱਛਿਆ ਜਾਵੇ set question ਆ ਵੀ ਜਾਏਗਾ ਕਿ ਮਹਾਂਭਾਰਤ ਮਹਾਂਭਾਰਤ, ਭਗਵਤ ਗੀਤਾ, ਭਗਵਤ ਗੀਤਾ ਜੋ ਹੈ ਉਹ ਕਿੱਥੇ ਲਿਖੀ ਗਈ ਹੈ। ਤਾਂ ਉਹ ਵੀ ਪੰਜਾਬ ਹੀ ਉੱਤਰ ਆਏਗਾ। ਠੀਕ ਹੈ clear ਕਿਉਂਕਿ ਪੰਜਾਬ ਸ਼ੁਰੂ ਹੋ ਹੀ ਜਿਹੜੀ ਕਿ ਹੈ। ਬਹੁਤ ਹੀ ਨੇਕ ਇਨਸਾਨਾਂ ਦੀ ਭਗਵਾਨਾਂ ਦੀ ਧਰਤੀ ਲਈ ਹੈ। ਭਾਰਤ ਦੇ ਕਿਹੜੇ ਰਾਜ ਵਿੱਚ ਚਾਰ ਪ੍ਰਾਚੀਨ ਗ੍ਰੰਥ ਲਿਖੇ ਗਏ। ਚਾਰ ਪ੍ਰਾਚੀਨ

ਤੋਂ ਪੁਰਾਣਾ ਅਗਰ ਕੋਈ ਲਿਖ~ ਅਹ written ਦੇ ਵਿੱਚ ਕੋਈ book ਮਿਲਦੀ ਹੈ ਤਾਂ ਉਹ ਹੈ ਰਿਗਵੇਦ। ਉਹ ਹੈ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 ਬਿਲਕੁੱਲ ਸਹੀ ਉੱਤਰ। ਭਾਰਤ ਦੇ ਕਿਹੜੇ ਰਾਜ ਵਿੱਚ ਪ੍ਰਾਚੀਨ ਗ੍ਰੰਥ ਲਿਖੇ ਗਏ ਆ, ਪੰਜਾਬ ਦੇ ਵਿੱਚ ਲਿਖੇ ਗਏ clear very good, very good, very good, very good, very good, very good ਬਹੁਤ ਵਧੀਆ, ਬਹੁਤ ਵਧੀਆ, ਲਓ ਰਾਜੇ ਫਟਾਫਟ ਇੱਕ ਵਾਰੀ share ਕਰ ਦਿਓ। ਨਾਲ ਦੇ ਨਾਲ ਦੱਸ ਦਿਓ ਕਿ ਭਾਈ ਇੱਕ ਲਾਤ ਲੱਗ ਚੁੱਕੀ ਹੈ। ਅਗਲਾ ਪ੍ਰਸ਼ਨ, ਅਗਲਾ ਪ੍ਰਸ਼ਨ ਇਹ ਹੈ ਕਿ ਮਹਾਂਭਾਰਤ ਦੇ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਸੰਬੋਧਿਤ ਕੀਤਾ ਗਿਆ ਹੈ। ਟੱਕਪ੍ਰਦੇਸ਼, ਪੰਚਨਦ, ਜਾਂ ਸ਼ਪਤਸਿੰਧੂ। computer class ਅਨੁਸਾਰ ਇਹ answer A ਹੈ। very good, very good, very good, very good ਪ੍ਰਭਜੋਤ ਸਿੰਘ, ਬਿਲਕੁੱਲ ਸਹੀ, ਬਿਲਕੁੱਲ ਸਹੀ, ਬਿਲਕੁੱਲ ਸਹੀ, ਬਿਲਕੁੱਲ ਸਹੀ। ਪੰਜ plus ਆਬ ਪੰਜਾਬ, ਬਿਲਕੁੱਲ ਸਹੀ ਹੈ। ਪੰਜ ਆਬ, ਪੰਜਾਬ ਫਾਰਸੀ ਦੇ ਦੋ ਸ਼ਬਦਾਂ ਨੂੰ ਪੰਜ plus ਆਬ ਨਾਲ ਬਣਿਆ ਹੈ। ਇਹ ਬਿਲਕੁੱਲ ਸਹੀ ਹੈ। ਲੇਕਿਨ ਮਹਾਂਭਾਰਤ ਦੇ ਵਿੱਚ ਕੀ ਕਿਹਾ ਜਾਂਦਾ ਹੈ, ਪੰਚਨਦ ਕਿਹਾ ਜਾਂਦਾ ਹੈ। ਯਾਨੀ ਕਿ ਪੰਜ ਦਰਿਆਵਾਂ ਦੀ ਧਰਤੀ, ਜਿੱਥੇ ਪੰਜ ਦਰਿਆ ਆ ਕੇ ਮਿਲਦੇ ਸੀ। ਉਸ area ਨੂੰ ਕਿਹਾ ਜਾਂਦਾ ਸੀ, ਪੰਚਨਦ। very good, very good, very good ਬਹੁਤ ਵਧੀਆ, ਤਾਂ B ਉੱਤਰ ਪਹਿਲੀ ਵਾਰੀ ਉੱਤਰ ਆਇਆ ਹੈ, ਕੁੱਝ ਬਦਲ ਕੇ, ਅਗਲਾ ਪ੍ਰਸ਼ਨ, ਪ੍ਰਾਚੀਨ ਪੰਜਾਬ ਵਿੱਚ ਕਿਹੜਾ ਸ਼ਹਿਰ ਮੁਗਲਾਂ ਦੇ ਬਾਗ ਵਜੋਂ ਜਾਣਿਆ ਜਾਂਦਾ ਸੀ। ਪ੍ਰਾਚੀਨ ਪੰਜਾਬ ਦੇ ਵਿੱਚ ਕਿਹੜਾ ਸ਼ਹਿਰ ਜੋ ਹੈ, ਉਹ ਮੁਗਲਾਂ ਦੇ ਬਾਗ ਵਜੋਂ ਜਾਣਿਆ ਜਾਂਦਾ ਸੀ। ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਇੱਕ ਇੱਕ ਪ੍ਰਸਨ ਕਰਵਾਦੂੰਗਾ। ਆਰਾਮ ਨਾਲ ਦੇ ਦਿਓ। ਕਿਉਂਕਿ ਮੈਨੂੰ ਪਤਾ ਤੁਸੀਂ ਉੱਧਰੋਂ ਵੀ number ਬਣਾਉਣੇ ਆ, ਅੋਰ ਇਹ paper ਵੀ clear ਕਰਨਾ ਜ਼ਰੂਰੀ ਹੈ। ਠੀਕ ਹੈ, ਬਹੁਤ ਵਧੀਆ ਰਾਜੇ, ਬਹੁਤ, ਲਿਆਉ, ਫਟਾਫਟ ਉੱਤਰ ਦੇ ਦਿਓ ਕਿ ਪ੍ਰਾਚੀਨ ਪੰਜਾਬ ਦੇ ਵਿੱਚ ਕਿਹੜਾ ਸ਼ਹਿਰ ਮੁਗਲਾਂ ਦੇ ਬਾਗ ਵਜੋਂ ਜਾਣਿਆ ਜਾਂਦਾ ਸੀ। ਮੁਗਲਾਂ ਦੇ ਬਾਗ ਵਜੋਂ ਜਾਣਿਆ ਜਾਂਦਾ ਸੀ। ਅੋਰ ਜਿੱਥੇ ਹੈ ਕਬਰ ਪਹਿਲੇ ਸ਼ੇਖ ਮੁਗਲ ਬਾਦਸ਼ਾਹ ਦੇ ਵਿੱਚੋਂ ਕਿਸੇ ਇੱਕ ਦੀ, ਅੋਰ ਉਹ ਹੈ ਜਹਾਂਗੀਰ, ਜਹਾਂਗੀਰ ਦੀ ਕਬਰ ਹੈ, ਲਾਹੌਰ 'ਤੇ ਮੁਗਲਾਂ ਦੇ ਬਾਗ ਵਜੋਂ, ਪ੍ਰਾਚੀਨ ਪੰਜਾਬ ਵਿੱਚ ਕਿਹੜਾ ਸ਼ਹਿਰ important ਸੀ। ਲਾਹੌਰ, ਜਿਸ ਨੇ ਉੱਤਰ ਦਿੱਤਾ ਹੈ C, very good, very good, very good, very good ਬਹੁਤ ਵਧੀਆ, ਬਹੁਤ ਵਧੀਆ। ਚੱਲੋ ਜੀ ਅਗਲਾ ਪ੍ਰਸ਼ਨ। ਰਿਗ ਵੈਦਿਕ ਸਮੇਂ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ। ਰਿਗ ਵੈਦਿਕ, ਵੈਦ, ਵੈਦ ਦੇ ਕੋਲੇਂ ਕਦੋਂ ਜਾਵਾਂਗੇ ਦਵਾਈ ਲੈਣ। ਜਦੋਂ ਸੱਪ ਲੜੇਗਾ। ਤਾਂ ਸੱਪ ਤੋਂ ਮਤਲਬ ਸ਼ਪਤ ਸਿੰਧੂ, ਯਾਨੀ ਕਿ ਉਸ ਸਮੇਂ ਸੱਤ ਦਰਿਆਵਾਂ ਦੀ ਧਰਤੀ ਦੇ ਆਧਾਰ 'ਤੇ ਸ਼ਪਤਸਿੰਧੂ ਕਿਹਾ ਜਾਂਦਾ ਸੀ। ਠੀਕ ਹੈ, clear ਹੈ। ਸ਼ਪਤ ਸ਼ਪਤਸਿੰਧੂ ਕਿਹਾ ਜਾਂਦਾ ਸੀ। ਹੁਣ ਮੈਨੂੰ ਫਟਾਫਟ ਇਹ ਦੱਸ ਦਿਓ ਕਿ ਪੈਂਟਾਪਟਾਮੀਆ, ਪੈਂਟਾਪਟਾਮੀਆ ਕਿੰਨ੍ਹਾ ਨੇ ਕਿਹਾ ਸੀ ਪੰਜਾਬ ਨੂੰ, ਪੰਜਾਬ ਨੂੰ ਪੈਂਟਾਪਟਾਮੀਆ ਕਿੰਨ੍ਹਾ ਨੇ ਕਿਹਾ ਸੀ ਅੋਰ ਅੱਜ ਹੀ logic ਲਗਵਾਇਆ ਹੈ। ਫਟਾਫਟ ਦੱਸ ਦਿਓ। very good, very good, very good, very good ਬਹੁਤ ਵਧੀਆ, ਬਹੁਤ ਵਧੀਆ ਲਓ ਰਾਜੇ ਫਟਾਫਟ ਉੱਤਰ ਦੇ ਦਿਓ। very good, very good, very good ਬਹੁਤ ਵਧੀਆ ਕਿਆ ਬਾਤ ਹੈ, ਕਿਆ ਬਾਤ ਹੈ, ਬਿਲਕੁੱਲ ਸਹੀ ਯੂਨਾਨੀਆਂ ਨੇ ਕਿਹਾ ਸੀ ਪੈਂਟਾਪਟਾਮੀਆ, ਜੋ ਬੱਚੇ ਨਵੇਂ ਆਏ ਆ, logic ਸੁਣ ਲਓ। ਯੂਨਾਨੀਆ, ਜਨਾਨੀਆਂ ਅਤੇ ਪੈਂਟਾ ਆਪੇ ਬਸ logic ਲੱਗ ਜਾਊਗਾ, ਠੀਕ ਹੈ, clear ਪਾਂਦੀਆਂ ਹੈ ਨਾ ਅੱਜ ਕੱਲ੍ਹ ਜਨਾਨੀਆਂ ਪੈਂਟਾਂ, ਤਾਂ ਯੂਨਾਨੀਆਂ ਨੂੰ ਜਨਾਨੀਆਂ ਇਸ ਲਈ ਕਹਿ ਕਿ ਯੂਨਾਨੀਆਂ ਤੋਂ ਜਨਾਨੀਆਂ ਯਾਦ ਰੱਖ ਲਉ, ਚੱਲੋ। logic ਲਗਾ ਲਿਆ ਕਰੋ। ਕਿਉਂਕਿ logic ਨਾਲ ਕੀ ਆ ਉਹ ਵੈਸੇ ਤਾਂ ਆ ਹੀ ਜਾਂਦਾ ਹੈ। ਪਰ option ਦੇ ਕੇ ਹੋਰ ਵੀ ਵਧੀਆ ਹੋ ਜਾਂਦਾ। A ਉੱਤਰ ਬਿਲਕੁੱਲ ਸਹੀ। ਫਿਰੋਜ਼ਪੁਰ ਸ਼ਹਿਰ ਦੀ ਸਥਾਪਨਾ ਕਿਸਨੇ ਕੀਤੀ? ਫਿਰੋਜ਼ਪੁਰ ਸ਼ਹਿਰ ਦੀ ਸਥਾਪਨਾ ਕਿਸਨੇ ਕੀਤੀ? ਸਿਕੰਦਰ, ਇਲਤਤਮੀਸ, ਇਬਰਾਹਿਮ ਲੋਧੀ, ਜਾਂ ਫਿਰ ਫਿਰੋਜ਼ ਤੁਗਲਕ ਨੇ, ਤਾਂ ਕਿਸਨੇ ਕੀਤੀ ਹੈ। very good, very good, very good, very good, very good ਬਹੁਤ ਵਧੀਆ। ਹਾਂ ਜੀ ਬਿਲਕੁੱਲ ਬਿਲਕੁੱਲ ਬਿਲਕੁੱਲ ਬਿਲਕੁੱਲ butter ਬਿਲਕੁੱਲ ਚੱਲੋ ਫਟਾਫਟ ਦੱਸ ਦਿਉ ਕਿ ਫਿਰੋਜ਼ਪੁਰ ਸ਼ਹਿਰ ਦੀ ਸਥਾਪਨਾ ਕਿਸਨੇ ਕੀਤੀ ਹੈ? ਸਿਕੰਦਰ ਨੇ, ਇਲਤਤਮੀਸ ਨੇ, ਇਬਰਾਹਿਮ ਲੋਧੀ ਨੇ ਜਾਂ ਫਿਰ ਫਿਰੋਜ਼ ਸ਼ਾਹ ਤੁਗਲਕ। ਫਿਰੋਜ਼ ਸ਼ਾਹ ਤੁਗਲਕ ਤੋਂ ਪਹਿਲਾਂ ਗੱਦੀ 'ਤੇ ਕੌਣ ਸੀ? ਫਟਾਫਟ ਦੱਸ ਦਿਓ ਰਾਜੇ, ਕਰਵਾਇਆ ਹੋਇਆ history ਦੇ ਵਿੱਚ। very good ਬਹੁਤ ਵਧੀਆ, ਜਿੰਨ੍ਹਾ ਨੇ ਉੱਤਰ ਦਿੱਤਾ ਹੈ D ਜਿੰਨ੍ਹਾ ਨੇ ਉੱਤਰ ਦਿੱਤਾ ਹੈ D ਫਿਰੋਜ਼ ਸ਼ਾਹ ਤੁਗਲਕ, ਉਹ ਬਿਲਕੁੱਲ ਸਹੀ ਅਤੇ ਫਿਰੋਜ਼ ਸ਼ਾਹ ਤੁਗਲਕ ਤੋਂ ਪਹਿਲਾਂ ਗੱਦੀ 'ਤੇ ਕੌਣ ਸੀ? ਫਟਾਫਟ ਦੱਸ ਦਿਓ। ਫਿਰੋਜ਼ ਸ਼ਾਹ ਤੁਗਲਕ ਤੋਂ ਪਹਿਲਾਂ ਗੱਦੀ ਦੇ ਉੱਪਰ ਕੌਣ ਸੀ? ਤੁਗਲਕ dynasty ਦੇ ਵਿੱਚੋਂ ਦਿੱਲੀ ਸਲਤਨਤ ਦੇ ਸਮੇਂ very good, very good, very good ਬਹੁਤ ਵਧੀਆ ਰਾਜੇ, D ਉੱਤਰ ਤਹਾਡਾ ਬਿਲਕੁੱਲ ਸਹੀ। ਅਗਲਾ ਪ੍ਰਸ਼ਨ ਇਹ ਹੈ, ਕਿ ਫਿਰੋਜ਼ ਸ਼ਾਹ ਤੁਗਲਕ ਤੋਂ ਪਹਿਲਾਂ ਕੌਣ ਸੀ? ਜਿਸਨੇ ਜ਼ਜ਼ੀਆ ਕਰ ਲਗਾ ਦਿੱਤਾ ਸੀ, ਦੁਬਾਰਾ, ਇਹ ਫਿਰੋਜ਼ ਸ਼ਾਹ ਤੁਗਲਕ ਹੀ ਸੀ। ਲੇਕਿਨ ਫਿਰੋਜ਼ ਸ਼ਾਹ ਤੁਗਲਕ ਤੋਂ ਪਹਿਲਾਂ ਕੌਣ ਸੀ? very good ਕਿਆ ਬਾਤ ਹੈ, ਕਿਆ ਬਾਤ ਹੈ, ਮੁਹੰਮਦ ਬਿਨ ਰਵੀ ਕੁਮਾਰ ਬਿਲਕੁੱਲ ਸਹੀ, ਮੁਹੰਮਦ ਬਿਨ ਤੁਗਲਕ ਸੀ, ਫਿਰੋਜ਼ ਸ਼ਾਹ ਤੁਗਲਕ ਤੋਂ ਪਹਿਲਾਂ, ਜਿਸਦਾ ਨਾਮ ਸੀ, ਯੂਨਾ ਖਾਂ। ਯੂਨਾ ਖਾਂ, ਜਿਸਦਾ ਨਾਮ ਸੀ, ਜਿਸਨੂੰ ਪੜ੍ਹਿਆ ਲਿਖਿਆ ਮੂਰਖ ਵੀ ਕਿਹਾ ਜਾਂਦਾ ਹੈ। ਅੋਰ philosopher ਸੀ ਉਹ, ਪਰ implement ਨਹੀਂ ਕਰ ਪਾਉਂਦਾ ਸੀ। ਇਸ ਕਰਕੇ ਉਹਦੀ ਮੂਰਖਤਾ ਸਾਬਿਤ ਹੋ ਜਾਂਦੀ ਸੀ ਅੋਰ ਜਿਹੜਾ ਕਿ ਆ ਉਹੀ ਸੀ ਜਿਸਨੇ ਦਿੱਲੀ ਤੋਂ

ਅਗਲਾ ਪ੍ਰਸ਼ਨ ਹੈ, ਮਹਿਮੂਦ ਗਜ਼ਨਵੀ ਨੇ ਪੰਜਾਬ ਦੇ ਉੱਤੋਂ ਉੱਤੇ ਕਦੋਂ ਹਮਲਾ ਕੀਤਾ? ਦਸਵੀਂ ਸਦੀ, ਬਾਰਵੀਂ ਸਦੀ, ਗਿਆਰਵੀਂ ਸਦੀ ਜਾਂ ਫੇਰ ਤੇਰਵੀਂ ਸਦੀ ਅਗਰ ਯਾਦ ਹੈ ਤਾਂ ਮਹਿਮੂਦ ਗਜ਼ਨਵੀ ਦੇ ਹਮਲੇ ਹੋਏ ਹੈ। ਇੱਕ ਹਜ਼ਾਰ, ਇੱਕ ਹਜ਼ਾਰ ਇੱਕ ਤੋਂ, ਇੱਕ ਹਜ਼ਾਰ ਇੱਕ ਤੋਂ ਹੋਏ ਆ, ਲਗਭਗ ਇੱਕ ਹਜ਼ਾਰ ਸਤਾਰਾਂ ਤੱਕ ਜਿਹੜੇ ਕਿ ਆ ਇਹ ਹਮਲੇ ਹੋਏ ਆ, ਈਸਵੀ ਅਤੇ ਅਗਰ ਜੇ ਤੁਸੀਂ ਗੱਲ ਕਰੋ, ਤਾਂ ਇੱਕ ਤੋਂ ਹੀ ਜਿਹੜੀ ਕੀ ਹੈ। ਇੱਕ ਤੋਂ ਹੀ ਸਦੀ ਸ਼ੁਰੂ ਹੋਜੇਗੀ ਕਿਹੜੀ ਅਗਲੀ ਯਾਨੀ ਕਿ ਗਿਆਰਵੀਂ ਸਦੀ, ਗਿਆਰਵੀਂ ਸਦੀ ਸ਼ੁਰੂ ਹੋ ਜਾਂਦੀ ਹੈ। ਇਸ ਤਰੀਕੇ ਦੇ ਨਾਲ ਅਗਰ ਤੁਸੀਂ ਜਵਾਬ ਦਿਉਗੇ ਤਾਂ ਉੱਤਰ ਕੀ ਬਣੇਗਾ, ਗਿਆਰਵੀਂ ਸਦੀ। ਰਾਜੇ ਗਿਆਰਵੀਂ ਸਦੀ। ਕਈ ਦੇਖੋ, ਦਸਵੀਂ ਕਹਿ ਰਹੇ ਆ। ਇੱਕ ਹਜ਼ਾਰ, ਸੰਨ ਇੱਕ ਹਜ਼ਾਰ ਤੋਂ ਫੇਰ ਸ਼ੁਰੂ ਕੀਤੇ ਆ ਤਾਂ ਸੁਭਾਵਿਕ ਗੱਲ ਆ ਸਦੀ ਕਿਹੜੀ ਚੱਲ ਪਈ। ਗਿਆਰਵੀਂ ਸਦੀ ਹੀ ਚੱਲ ਪਈ ਨਾ। ਤਾਂ ਸਦੀ ਅਗਲੀ ਮੰਨੀ ਜਾਏਗੀ ਤਾਂ ਗਿਆਰਵੀਂ ਸਦੀ ਦੇ according C ਉੱਤਰ ਬਿਲਕੁੱਲ ਸਹੀ ਠੀਕ ਹੈ। ਸਦੀਆਂ ਦੇ ਵਿੱਚ ਨਾ ਉਲਝੋ। ਅਗਲਾ ਪ੍ਰਸ਼ਨ ਹੈ। ਮਹਿਮੂਦ ਗਜ਼ਨਵੀ, ਮਹਿਮੂਦ ਗਜ਼ਨਵੀ ਨੇ ਪੰਜਾਬ ਯਾਨੀ ਕਿ ਭਾਰਤ ਉੱਤੇ ਕਿੰਨੇ ਹਮਲੇ ਕੀਤੇ? ਭਾਰਤ ਉੱਤੇ ਮਹਿਮੂਦ ਗਜ਼ਨਵੀ ਨੇ ਕਿੰਨੇ ਹਮਲੇ ਕੀਤੇ? ਫਟਾਫਟ ਉੱਤਰ ਦਿਓ ਰਾਜੇ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ।

ਸਤਾਰਾਂ ਹਮਲੇ, ਮਹਿਮੂਦ ਗਜ਼ਨਵੀ ਨੇ ਕੀਤੇ ਆ, ਪੰਜਾਬ ਦੇ ਉੱਪਰ ਜਾਂ ਭਾਰਤ ਦੇ ਉੱਪਰ ਸਤਾਰਾਂ ਹਮਲੇ ਕੀਤੇ ਆ, ਜਦ ਇਹ ਊਠਾਂ, ਜਦ ਇਹ ਲੈ ਕੇ ਜਾ ਰਿਹਾ ਸੀ ਸੋਮਨਾਥ ਦੇ ਮੰਦਿਰ ਨੂੰ ਲੁੱਟ ਕੇ, ਤਾਂ ਇਹ ਗਿਆ ਸੀ। ਰਾਜਸਥਾਨ ਤੋਂ ਆਇਆ ਸੀ ਅੋਰ ਰਾਜਸਥਾਨ ਤੋਂ ਹੁੰਦੇ ਹੋਏ ਗੁਜਰਾਤ ਅਤੇ ਵਾਪਿਸ ਫੇਰ ਊਠਾਂ 'ਤੇ ਉੱਧਰ ਦੀ ਹੀ ਨਿਕਲ ਗਿਆ। ਇਹ ਇਸ ਤਰੀਕੇ ਨਾਲ ਆਇਆ ਸੀ ਜਿਵੇਂ ਇਸਨੂੰ ਦਾਵਤ ਦਿੱਤੀ ਹੋਵੇ ਕਿ ਭਾਈ ਆ ਜਾ, ਸਾਡੇ ਮੰਦਿਰਾਂ 'ਚ ਬਹੁਤ ਪੈਸਾ ਪਿਆ ਅਤੇ ਲੁੱਟ ਕੇ ਲੈ ਜਾ, ਕਿਸੇ ਨੇ ਨਹੀਂ ਵਿਰੋਧ ਕੀਤਾ। ਸਭ ਛੁੱਪ ਗਏ। ਸਭ ਛੁੱਪ ਗਏ। ਸਭ ਲੁੱਕ ਗਏ। ਸਭ ਬੰਦੀ ਬਣਾ ਲਏ ਅੋਰ ਮੂਰਤੀਆਂ ਨੂੰ ਲੈ ਗਿਆ ਨਾਲ ਤੋੜ ਕੇ ਔਰ ਉੱਥੇ ਦੀਆਂ ਜੋ ਮਸਜਿਦ ਸੀ। ਉੱਥੇ ਪੌੜੀਆਂ ਦੇ ਉੱਤੇ ਉਹਨਾ ਮੂਰਤੀਆਂ ਨੂੰ ਲਗਾਇਆ ਗਿਆ। ਆਰਾਮ ਨਾਲ ਆਇਆ, ਆਰਾਮ ਨਾਲ ਗਿਆ। ਲੇਕਿਨ ਲੇਕਿਨ ਰਸਤੇ ਦੇ ਵਿੱਚ ਉਹਦੇ ਕੁੱਝ ਊਠਾਂ ਨੂੰ ਪੰਜਾਬ ਦੇ ਜੱਟਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ, ਲੁੱਟਿਆ ਵੀ, ਲੇਕਿਨ ਇੱਕ ਵਾਰ ਤਾਂ ਉਹ ਚਲਾ ਗਿਆ। ਭਾਵੇਂ ਜਿੰਨਾ ਮਰਜ਼ੀ ਬੰਦਾ ਤਕੜਾ ਹੋਵੇ। ਸਮਾਂ ਸਮਾਂ ਸਮਾਂ ਸਮਾਂ ਬਹੁਤ ਬਲਵਾਨ ਹੁੰਦਾ ਹੈ। ਹੈ ਨਾ, ਤਾਂ ਉਹਨੇ ਸਮੇਂ ਦੀ ਨਜ਼ਾਕਤ ਨੂੰ ਸਮਝਿਆ ਅੋਰ ਕੁੱਝ ਨਹੀਂ ਕਿਹਾ, ਕੁੱਝ ਨਹੀਂ ਕਿਹਾ, ਇੱਕ -ਅੱਧਾ, ਇੱਕ ਦੋ ਊਠ ਲੁੱਟ ਵੀ ਲਏ, ਕੁੱਝ ਨਹੀਂ ਕਿਹਾ, ਕਿਉਂਕਿ ਚੋਦਾਂ ਸੌ ਊਠ ਸੀ, ਰਾਜੇ ਉਹਦੇ ਕੋਲੇ, ਚੋਦਾਂ ਸੌ ਊਠ ਸੀ। ਅਗਲਾ ਕਹਿੰਦਾ ਕੋਈ ਗੱਲ ਨਹੀਂ ਹੁਣ ਜੇ ਐਨੀ ਦੂਰੋਂ ਲੁੱਟ ਕੇ ਵੀ ਲੈ ਕੇ ਆਏ, ਇੱਕ ਅੱਧਾ ਤਾਂ ਲੁੱਟਿਆ ਵੀ ਜਾਊਗਾ ਰਸਤੇ ਵਿੱਚ, ਉਹਨੇ ਕੁੱਝ ਨਹੀਂ ਕਿਹਾ ਲੇਕਿਨ ਫੇਰ ਉਹ ਦੁਬਾਰਾ ਵਾਪਿਸ ਆਇਆ ਅੋਰ ਪੰਜਾਬ ਦੇ ਜੱਟਾਂ ਨਾਲ ਲੜਾਈ ਹੁੰਦੀ ਹੈ ਅੋਰ ਇਹ ਲੜਾਈ ਤਾਂ ਦੱਸ ਰਿਹਾਂ ਕਿਉਂਕਿ ਇਹ ਆਖਰੀ ਲੜਾਈ ਹੈ।

ਹਾਂ very good, very good, very good ਗੁਰਨੂਰ ਬਿਲਕੁੱਲ ਸੰਧੂ, ਬਿਲਕੁੱਲ ਸਹੀ, ਬਿਲਕੁੱਲ ਸਹੀ, ਬਿਲਕੁੱਲ ਸਹੀ, ਠੀਕ ਹੈ, clear ਹੈ। ਸੋਮਨਾਥ ਦਾ ਮੰਦਿਰ ਜੇਕਰ ਗਜ਼ਨਵੀ ਲੁੱਟਦਾ ਨਾ ਤਾਂ D ਉੱਤਰ ਬਿਲਕੁੱਲ ਸਹੀ। ਭਾਰਤ ਨੇ ਫਿਰ ਵੀ ਉੱਥੇ ਹੀ ਹੋਣਾ ਸੀ, ਰਾਜੇ ਮੁਗਲ ਸਮਰਾਟ ਅਕਬਰ ਨੇ ਪੰਜਾਬ ਨੂੰ ਕਿੰਨ੍ਹੇ ਸੂਬਿਆਂ ਵਿੱਚ ਵੰਡਿਆ। ਮੁਗਲ ਸਮਰਾਟ ਅਕਬਰ ਨੇ ਪੰਜਾਬ ਨੂੰ ਕਿੰਨ੍ਹੇ ਸੂਬਿਆਂ ਦੇ ਵਿੱਚ ਵੰਡਿਆ ਹੈ? ਇੱਕ ਦੋ ਤਿੰਨ ਜਾਂ ਫੇਰ ਪੰਜ ਫਟਾਫਟ ਉੱਤਰ ਦੇ ਦਿਓ ਰਾਜੇ ਫਟਾਫਟ very good, very good, very good, very good, very good ਹਾਂ, ਰਾਜਸਥਾਨ ਦਾ ਜਹਾਜ਼, ਬਿਲਕੁੱਲ, ਊਠ ਨਹੀਂ ਰਾਜਸਥਾਨ ਦ ਜਹਾਜ਼ ਬਿਲਕੁੱਲ ਇਹ ਉਹ ਜਹਾਜ਼ ਹੈ ਜਿਹੜਾ ਰ~ ਕਿਉਂਕਿ ਉਹਦੇ ਪੈਰ ਚਪਟੇੇ ਹੁੰਦੇ ਹੈ ਨਾ, ਤਾਂ ਉਸਦੇ ਲਈ ਤੁਰਨਾ ਸੌਖਾ ਹੈ। ਹੁਣ ਜੇ ਕਿਤੇ ਉਹਦੇ ਬੰਦੇ ਹੀ ਲੈ ਕੇ ਜਾਂਦੇ ਤਾਂ ਬਸ ਥੋੜ੍ਹੀ ਦੂਰ ਹੀ ਪਹੁੰਚਦੇ ਫੇਰ ਉਹ। ਘੋੜੇ ਨਹੀਂ ਉੱਧਰ ਦੀ ਜਾਣੇ ਸੀ। very good, very good ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਕਿਆ ਬਾਤ ਹੈ, ਕਿਆ ਬਾਤ ਹੈ, ਲਓ ਜੀ ਇੱਥੇ ਹੋ ਗਈ ਪ੍ਰਸ਼ਨਾਂ ਦੀ ਗੜਬੜ। ਇੱਥੇ ਹੋ ਗਈ ਤੁਹਾਡੇ ਉੱਤਰਾਂ ਦੀ ਗੜਬੜ, ਕੋਈ ਕਹਿ ਰਿਹਾ ਹੈ, ਦੋ ਅਤੇ ਕੋਈ ਕਹਿ ਰਿਹਾ ਹੈ, ਤਿੰਨ ਅਤੇ ਕੋਈ ਕਹਿ ਰਿਹਾ ਹੈ, ਪੰਜ, ਜਦਕਿ answer ਹੈ, ਦੋ, ਦੋ।

ਪੰਦਰਾਂ ਸੌਂ ਨੜਿੱਨਵੇਂ ਤੱਕ ਦੀ ਜਾਂ ਸੋਲਾਂ ਤੱਕ ਦੀ ਗੱਲ ਹੋ ਰਹੀ ਹੈ। ਅਗਰ ਤੁਹਾਡੇ ਦਿਮਾਗ 'ਚ ਆ ਰਹੀ ਹੈ, ਸਤਾਰਵੀਂ ਸਦੀ ਤਾਂ ਯਾਦ ਰੱਖਣਾ, ਸੋਲਾਂ ਸੌ ਇੱਕ ਤੋਂ ਲੈ ਕੇ ਸਤਾਰਾਂ ਸੌ ਤੱਕ ਦੀ ਗੱਲ ਹੋ ਰਹੀ ਹੈ। ਅਗਰ ਅਠਾਰਵੀਂ ਸਦੀ ਤੁਹਾਡੇ ਦਿਮਾਗ 'ਚ ਆ ਰਿਹਾ ਹੈ। ਤਾਂ ਸਤਾਰਾਂ ਸੌ ਇੱਕ ਤੋਂ ਲੈ ਕੇ ਅਠਾਰਾਂ ਸੌ ਤੱਕ ਦੀ ਗੱਲ ਹੋ ਰਹੀ ਹੈ। ਅਗਰ ਉੱਨੀਵੀਂ ਸਦੀ ਦਿਮਾਗ 'ਚ ਆ ਰਿਹਾ ਹੈ, ਤਾਂ ਅਠਾਰਾਂ ਸੌ ਇੱਕ ਤੋਂ ਲੈ ਕੇ ਉੱਨੀ ਸੌ ਤੱਕ, ਆਹ ਸਹੀ sequence ਦੇ according ਇਹਦੇ ਵਿੱਚ ਦੇਖ ਲਓ, ਕਿਹੜਾ ਸਾਲ ਬਣਦਾ ਹੋਏਗਾ, ਜਿੱਥੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਤੋਂ ਖਤਮ ਹੋ ਗਿਆ ਸੀ, ਮੁਗਲ, ਮੁਗਲ ਸਾਮਰਾਜ ਪੰਜਾਬ ਤੋਂ ਖਤਮ ਹੋ ਗਿਆ ਸੀ ਤਾਂ ਇੱਥੇ ਰਿਸ਼ਵ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 ਅਠਾਰਵੀਂ ਸਦੀ ਮੁਕੇਸ਼ ਸਿੰਘ ਨੇ ਉੱਤਰ ਦਿੱਤਾ ਹੈ ਅੋਰ ਅੋਰ ਅੋਰ ਅੋਰ ਮੁਕੇਸ਼ ਸਿੰਘ ਅਤੇ ਸੋਨੂੰ ਮੈਨੂੰ ਲੱਗਦਾ ਮੁੰਡਿਆਂ ਨੇ ਹੀ ਉੱਤਰ ਦਿੱਤਾ ਹੈ। ਕਿਆ ਬਾਤ ਹੈ, ਕਿਆ ਬਾਤ ਹੈ, ਤਾਂ ਹੀ ਮੈਂ ਕਹਿੰਦਾ ਹੁੰਦਾ, ਕੁੜੀਓ ਜਿਸ ਹਿਸਾਬ ਨਾਲ ਤੁਸੀਂ, ਤੁਹਾਡੇ ਕੋਲੇਂ time ਹੈ ਨਾ ਪੜ੍ਹਨ ਦਾ ਅੋਰ ਜਿੰਨੀ ਸ਼ਿੱਦਤ ਨਾਲ time ਕੱਢ ਕੇ, ਹੈ ਨਾ ਤੁਸੀਂ ਪੜ੍ਹਦੇ ਹੋ ਨਾ, ਮੇਰੇ ਹਿਸਾਬ ਨਾਲ top ਹੀ ਸਾਰੀ ਕੁੜੀਆਂ ਨੂੰ ਕਰਨਾ ਚਾਹੀਦਾ। ਹੈ ਨਾ, ਪਰ ਰੌਲਾ ਇਹ ਹੈ ਤੁਸੀਂ ਆਪਸ ਵਿੱਚ ਮਾਰਨ ਲੱਗ ਜਾਂਦੇ ਹੋ ਗੱਲਾਂ, ਠੀਕ ਹੈ, ਮਾੜ੍ਹੀ ਜਿਹੀ ਕੋਈ ਤੁਹਾਨੂੰ ਗੱਲ ਮਿਲ ਜਾਏ, ਭੈ~ ਅੱਛਾ ਅੱਛਾ ਠੀਕ ਹੈ, ਭੈਣੇ ਆਹ ਸੂਟ, ਯੇਹ ਵੋਹ, ਯੇਹ ਵੋਹ, ਠੀਕ ਹੈ, ਸਾਡੇ, ਕੋਈ ਮਾੜ੍ਹੀ ਜਿਹੀ ਗੱਲ ਕਰਦੇ, ਉਹ ਹੋ ਹੋ, ਇਸ ਲਈ ਰਾਜੇ ਹੁਣ time ਹੈ ਪੜ੍ਹਨ ਦਾ

time time ਦੇਖਿਆ ਕਰੋ ਕਿ ਕਿੱਥੇ ਬੋਲਣਾ ਹੈ, ਕਿੱਥੇ ਨਹੀਂ ਬੋਲਣਾ, ਇਸ ਕਰਕੇ ਜਿਹੜਾ ਕਿ ਹੈ, ਅਗਰ ਚੁੱਪ-ਚਾਪ ਪੜ੍ਹੋ, ਬਹੁਤ ਸਾਰੀ ਲੜਕੀਆਂ ਮੈਂ ਦੇਖੀਆਂ, ਆਰਾਮ ਨਾਲ ਪੜ੍ਹ ਰਹੀਆਂ, ਠੀਕ ਹੈ, ਆਰਾਮ ਨਾਲ ਪੜ੍ਹ ਰਹੀਆਂ।

ਇਹ ਨਹੀਂ ਹੈ ਕਿ ਉਹ ਚੁੱਪ ਬੈਠੇ ਤਾਂ ਉਹਨਾ ਨੂੰ question ਨਹੀਂ ਆਉਂਦਾ, ਆਉਂਦਾ ਉਹਨਾ ਨੂੰ ਵੀ ਹੈ। ਬਸ ਉਹ ਇਹ ਦੇਖ ਰਹੇ ਹੈ ਕਿ ਹਾਂ ਮੈਨੂੰ ਆਉਂਦਾ, ਬਸ ਠੀਕ ਹੈ, ਠੀਕ ਹੈ, ਮੈਂ ਦੇਖਿਆ ਕਈ ਇੱਥੇ ਗੱਲਾਂ ਕਰਨ ਲੱਗ ਜਾਂਦੇ ਆ, ਹੈ ਨਾ very good, very good ਬਹੁਤ ਵਧੀਆ, ਬਿਲਕੁੱਲ। ਤਾਂ ਗੱਲਾਂ ਨਾ ਕਰਿਆ ਕਰੋ। ਠੀਕ ਹੈ, ਤੁਹਾਡੇ ਫਾਇਦੇ ਲਈ ਕਹਿ ਰਿਹਾ, ਹੋ ਸਕਦਾ ਤੁਹਾਨੂੰ ਗੱਲ ਕੌੜੀ ਲੱਗੀ ਹੋਵੇ। ਤਾਂ C ਉੱਤਰ ਬਿਲਕੁੱਲ ਸਹੀ ਹੈ। ਅਠਾਰਵੀਂ ਸਦੀ, ਠੀਕ ਹੈ, clear ਹੈ। ਹਾਂ ਜੀ ਠੀਕ ਹੈ, ਜਸਵੀਰ ਕੌਰ, ਸਭ ਤੋਂ ਪਹਿਲਾਂ ਉੱਤਰ ਮੈਂ ਦਿੱਤਾ, ਚੱਲੋ ਮੰਨ ਲੈਂਦੇ ਹਾਂ ਜੀ। ਦੁੱਲਾ ਭੱਟੀ ਕਿਸ ਮੁਗਲ ਸਮਰਾਟ ਦਾ ਸਮਕਾਲੀ ਸੀ? ਦੁੱਲਾ ਭੱਟੀ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

ਠੀਕ ਹੈ, ਠੀਕ ਹੈ, Mister ਭੁੱਲਰ very good, very good, very good, very good, very good, very good, very good, very good, very good, very good ਗੱਲ ਦਿਲ 'ਤੇ ਲੱਗੀ ਹੈ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਰਾਜੇ, ਦਿਲ 'ਤੇ ਹੀ ਤਾਂ ਗੱਲ ਲਗਾਉਣੀ ਹੈ, ਕਹਿੰਦੇ ਹੈ ਨਾ। ਤਰੱਕੀ ਕਹਿੰਦਾ ਬੰਦਾ ਉਹੀ ਕਰਦਾ ਹੈ ਜਾਂ ਕਿਸੇ ਨੂੰ ਪਾਉਣ ਲਈ ਜਾਂ ਕਿਸੇ ਨੂੰ ਦਿਖਾਉਣ ਲਈ। ਇਹ ਤੁਸੀਂ ਵੇਖ ਲਓ ਹੁਣ। very good, very good, very good ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਦੁੱਲਾ ਭੱਟੀ ਕਿਸ ਮੁਗਲ ਸਮਰਾਟ ਦਾ ਸਮਕਾਲੀ ਸੀ? ਜਿੰਨ੍ਹਾ ਨੇ ਉੱਤਰ ਦਿੱਤਾ ਹੈ A ਜਿੰਨ੍ਹਾ ਨੇ ਉੱਤਰ ਦਿੱਤਾ ਹੈ A ਜਹਾਂਗੀਰ। very good ਬਿਲਕੁੱਲ ਸਹੀ, ਬਿਲਕੁੱਲ ਸਹੀ, ਬਾਕੀ check ਕਰਲਾਂਗੇ ਇੱਕ ਵਾਰੀ ਠੀਕ ਹੈ, question ਲੈ ਕੇ ਜ਼ਰੂਰ ਆਇਆ। ਜਹਾਂਗੀਰ ਉੱਤਰ ਹੈ ਪਰ ਫਿਰ ਵੀ ਇੱਕ ਵਾਰੀ check ਕਰੂੰਗਾ doubt ਹੈ ਥੋੜ੍ਹਾ ਜਿਹਾ। ਪੰਜਾਬ ਦੇ ਵਿੱਚ ਯੋਗੀਆਂ ਦਾ ਪ੍ਰਸਿੱਧ ਕੇਂਦਰ ਕਿਹੜਾ ਸੀ? ਗੋਰਖਪੁਰ, ਤਾਲੁੰਬਾ, ਗੋਰਖਨਾਥ ਪਹਾੜੀ ਜਾਂ ਫਿਰ ਨਾਰਨੌਲ, ਨਾਰਨੌਲ ਹੈ ਰਾਜੇ ਕਿੱਥੇ। ਨਾਰਨੌਲ ਹੈ ਹਰਿਆਂਣੇ ਦੇ ਵਿੱਚ। ਪੰਜਾਬ ਦੇ ਵਿੱਚ ਯੋਗੀਆਂ ਦਾ ਪ੍ਰਸਿੱਧ ਕੇਂਦਰ ਕਿਹੜਾ ਸੀ? ਗੋਰਖਪੁਰ, ਤਾਲੁੰਬਾ, ਗੋਰਖਨਾਥ ਪਹਾੜੀ ਜਾਂ ਫਿਰ ਨਾਰਨੌਲ।

ਅਕਬਰ ਹੀ ਮੈਨੂੰ ਲੱਗ ਰਿਹਾ ਪਰ ਫਿਰ ਵੀ ਇੱਕ ਵਾਰੀ check ਕਰਲਾਂਗੇ ਕਿਉਂਕਿ ਅਕਬਰ ਅਤੇ ਜਹਾਂਗੀਰ ਨਾਲ ਨਾਲ ਵੀ ਤਾਂ ਹੈਗੇ ਨਾ, ਥੋੜ੍ਹਾ check ਕਰਾਂਗੇ, ਠੀਕ ਹੈ।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 very good ਬਹੁਤ ਵਧੀਆ ਗੋਰਖਨਾਥ ਪਹਾੜੀ। ਅਗਲਾ ਪ੍ਰਸ਼ਨ, ਪਾਣੀਪਤ ਦੀ ਦੂਜੀ ਲੜਾਈ ਕਿਹੜੀ ਦੋ ਧਿਰਾਂ ਦੇ ਵਿੱਚ ਹੋਈ ਸੀ, ਪਾਣੀਪਤ ਦੀਆਂ ਤਿੰਨ ਲੜਾਈਆਂ ਹੋਈਆਂ, ਪਹਿਲੀ ਲੜਾਈ ਪੰਦਰਾਂ ਸੌ ਛੱਬੀ ਦੇ ਵਿੱਚ, ਦੂਸਰੀ ਲੜਾਈ ਪੰਦਰਾਂ ਸੌ ਛਪੰਜ਼ਾਂ ਦੇ ਵਿੱਚ, ਤੀਸਰੀ ਲੜਾਈ ਸਤਾਰਾਂ ਸੌ ਇਕਾਹਠ ਦੇ ਵਿੱਚ, ਪਹਿਲੀ ਲੜਾਈ ਬਾਬਰ ਅਤੇ ਇਬਰਾਹਿਮ ਲੋਧੀ ਬਾਬਰ ਅਤੇ ਇਬਰਾਹਿਮ ਲੋਧੀ, ਦੂਸਰੀ ਲੜਾਈ ਅਕਬਰ ਅਤੇ ਹੇਮੂੰ, ਤੀਸਰੀ ਲੜਾਈ ਕਈ ਹੇਮੂੰ ਹਿਮਾਯੂੰ ਵੀ ਸਮਝ ਲੈਂਦੇ ਹਾਂ, ਧਿਆਨ ਰੱਖਿਓ ਪਿਉ-ਪੁੱਤ ਥੋੜ੍ਹੀ ਨਾ ਲੜਨਗੇ। ਤਾਂ ਹੇਮੂੰ ਜੋ ਹੈ ਉਹ ਹਿੰਦੂ ਜਰਨੈਲ ਸੀ, ਠੀਕ ਹੈ, ਸ਼ੇਰ ਸ਼ਾਹ ਵੱਲੋਂ, ਸ਼ੇਰ ਸ਼ਾਹ ਸੂਰੀ ਦੀ ਖੈਰ death ਹੋ ਗਈ ਸੀ। ਠੀਕ ਹੈ, ਉਸ ਤੋਂ ਬਾਅਦ ਅਗਰ ਗੱਲ ਕਰੀਏ ਸਤਾਰਾਂ ਸੌ ਇਕਾਹਠ ਦੇ ਵਿੱਚ ਤਾਂ ਇਹ ਹੈ ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠੇ। ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠੇ। ਪਾਣੀਪਤ ਦੀ ਪਹਿਲੀ ਲੜਾਈ, ਪਹਿਲੀ ਲੜਾਈ ਦੇ ਵਿੱਚ ਬਾਬਰ ਦੀ ਜਿੱਤ ਹੋਈ ਹੈ। ਇਬਰਾਹਿਮ ਲੋਧੀ ਹਾਰਿਆ। ਪਾਣੀਪਤ ਦੀ ਦੂਜੀ ਲੜਾਈ ਵਿੱਚ ਅਕਬਰ ਦੀ ਜਿੱਤ ਹੋਈ ਹੈ। ਹੇਮੂੰ ਹਾਰਿਆ। ਤੀਸਰੀ ਲੜਾਈ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਜਿੱਤਿਆ ਅਤੇ ਕੌਣ ਹਾਰਿਆ ਹੈ, ਮਰਾਠਾ ਕਹਿਣ ਦਾ ਮਤਲਬ, ਬਾਹਰਲੇ ਜਿੱਤੇ ਆ ਸਾਰੇ। ਕਿਉਂਕਿ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਇਬਰਾਹਿਮ ਲੋਧੀ ਨੂੰ ਹਰਾਉਣ ਦੀ ਅਗਰ ਗੱਲ ਕਰੀਏ ਤਾਂ ਕਹਿੰਦੇ ਨਾ ਘਰ ਦੇ ਮਾਰਦੇ ਹੁੰਦੇ ਆ ਤਾਂ ਉਹੀ ਸੀ। ਜੇ ਕਿਤੇ, ਜੇ ਕਿਤੇ ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ ਸਹੀ ਹੁੰਦਾ।

ਤਾਂ ਚੰਗਾ ਭਲਾ ਮੁਗਲ ਸਾਮਰਾਜ ਖਤਮ ਹੋ ਜਾਣਾ ਸੀ। ਲੇਕਿਨ ਇਸ ਲੜਾਈ ਨੇ ਮੁਗਲ ਸਾਮਰਾਜ ਦੀਆ ਸਾਰੇ ਪਾਸੇ ਤੋਂ ਰੱਸੇ ਖੋਲ੍ਹਤੇ। ਤੀਸਰੀ ਦੀ ਗੱਲ ਕਰੀਏ। ਸਤਾਰਾਂ ਸੌ ਇਕਾਹਠ ਦੇ ਵਿੱਚ ਮਰਾਠਾ ਜੋ ਸੀ, ਮਹਾਂਰਾਸ਼ਟਰ ਤੋਂ ਪੰਜਾਬ ਤੱਕ ਰਾਜ ਕਰ ਲਿਆ ਸੀ, ਉਹਨਾ ਨੇ, ਲੇਕਿਨ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ, ਹਮਲਿਆਂ ਕਾਰਨ ਜਿਹੜਾ ਕਿਤੇ ਨਾ ਕਿਤੇ ਆ ਮਰਾਠਾ

ਸਿੱਖ ਕੇ ਆਏ ਲੜਨ ਦਾ ਤਰੀਕਾ ਐਨਾ ਕੀ ਸੀ, ਗੁਰੀਲਾ ਨਹੀਂ ਸੀ। ਲੇਕਿਨ ਪੰਜਾਬ ਦੇ ਪਾਣੀਪਤ ਦੇ ਅਗਰ ਮੈਦਾਨ ਦੇ ਵਿੱਚ ਲੜਾਈ ਹੋ ਰਹੀ ਸੀ ਤਾਂ ਸੁਭਾਵਿਕ ਗੱਲ ਸੀ ਉਹ ਮੈਦਾਨ ਸੀ।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

ਚੱਲੋ very good ਬਹੁਤ ਵਧੀਆ, ਤਾਂ ਉੱਤਰ ਹੈ ਰਾਜੇ D ਅਕਬਰ ਅਤੇ ਹੇਮੂੰ। ਖੇਮੂੰ ਨਹੀਂ ਹੈ ਇਹ ਹੇਮੂੰ ਹੈ, ਠੀਕ ਹੈ, ਹੇਮੂੰ ਹੈ। ਅਗਲਾ ਪ੍ਰਸ਼ਨ ਹੈ। ਪਾਣੀਪਤ ਦੀ ਤੀਜੀ ਲੜਾਈ ਕਿਹੜੀ ਦੋ ਧਿਰਾਂ ਦੇ ਵਿਚਕਾਰ ਹੋਈ ਤਾਂ ਆਪਾਂ ਹੁਣੇ ਹੁਣੇ ਹੀ ਕੀਤਾ ਹੈ। ਮਰਾਠਾ ਅਤੇ ਅਹਿਮਦ ਸ਼ਾਹ ਅਬਦਾਲੀ B ਉੱਤਰ ਬਿਲਕੁੱਲ ਸਹੀ। ਅੋਰ ਅਗਲਾ ਪ੍ਰਸ਼ਨ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਬਾਰੇ ਜਾਣਕਾਰੀ ਦਾ ਮੁੱਖ ਸਰੋਤ ਕੀ ਹੈ? ਮਹਿਮਾਂ ਪ੍ਰਕਾਸ਼, ਜਨਮ ਸਾਖੀ, ਨਾਨਕ ਪ੍ਰਕਾਸ਼ ਜਾਂ ਫੇਰ ਇਹਨਾ ਵਿੱਚੋਂ ਕੋਈ ਨਹੀਂ। ਤਰਾਇਨ ਦੀ ਲੜਾਈ ਬਿਲਕੁੱਲ ਸਹੀ, ਗਿਆਰਾਂ ਸੌ ਇਕਾਨਵੇਂ ਅਤੇ ਗਿਆਰਾ ਸੌ ਬਾਨਵੇਂ। ਬਸ ਯਾਦ ਰੱਖਣਾ ਹੈ। ਗਿਆਰਾਂ ਸੌ ਇਕਾਨਵੇਂ ਅਤੇ ਬਾਨਵੇਂ, ਗੱਲ ਇਕਾਨਵੇਂ ਜਾਂ ਬਾਨਵੇਂ ਦੀ ਹੋਣੀ ਹੈ। ਠੀਕ ਹੈ, ਔਰ code ਵੀ ਆਪਣਾ ਇਕਾਨਵੇਂ, ਪੰਜ ਸੌ ਇਕਾਨਵੇਂ, ਬਾਈ ਪੰਜ ਸੌ ਇਕਾਨਵੇਂ, ਤਾਂ ਜਿਹੜੇ ਵੀ ਬੱਚੇ ਨੇ

ਕਿ ਤੁਸੀਂ ਮੇਰੇ ਨਾਲ ਸਿੱਧਾ ਸਿੱਧਾ ਜੁੜ ਗਏ ਹੋ ਅੋਰ ਉਸ ਤੋਂ ਬਾਅਦ ਤੁਹਾਨੂੰ ਆਪਾਂ ਮਿਲਾਂਗੇ class ਦੇ ਵਿੱਚ ਅਤੇ ਫੇਰ ਹਰ ਤਰੀਕੇ ਦੇ ਨਾਲ ਤੁਹਾਨੂੰ ਕਰਾਂਗੇ guide ਠੀਕ ਹੈ clear ਹੈ। ਅਗਰ ਤਾਂ ਇਰਾਦਾ ਬਣਾਇਆ ਹੈ ਬਈ paper clear ਕਰਨਾ ਹੀ ਹੈ। ਕਿਉਂਕਿ ਰਾਜੇ ਇਕੱਲਾ ਪੜ੍ਹਨ ਨਾਲ ਵੀ paper ਨਹੀਂ clear ਹੋਇਆ ਹੁੰਦਾ। guidance ਵੀ ਚਾਹੀਦੀ ਹੈ। ਦੋ ਕਲਾਸਾਂ ਹੁਣ ਮੈਂ ਸੋਚਿਆ ਇਹੋ ਜਿਹੀਆਂ ਜ਼ਰੂਰ ਲਗਾਊ ਕਰੂੰਗਾਂ ਜਿਹੜੀਆਂ ਤੁਹਾਡੇ ਤੋਂ ਸਿਰਫ ਇਹੀ ਪੁੱਛਣਾ ਕਿ doubt ਕੀ ਹੈ। ਕਿਉਂ ਨਹੀਂ paper clear ਹੋ ਰਿਹਾ। reason ਕੀ ਹੈ। ਕਈ ਵਿਚਾਰੇ ਤਿੰਨ-ਤਿੰਨ, ਚਾਰ-ਚਾਰ ਸਾਲ ਤੋਂ ਲੱਗੇ ਹੋਏ ਹੈ, ਚੰਗੀ ਮਿਹਨਤ ਕਰ ਰਹੇ ਆ। ਘਰਦਿਆਂ ਨੂੰ ਵੀ ਪਤਾ ਉਹਨਾ ਦੇ ਮਿਹਨਤ ਕਰ ਰਹੇ ਆ, ਪਰ ਕਿਤੇ ਨਾ ਕਿਤੇ ਰਾਜੇ guidance ਦੀ ਕਮੀ ਰਹਿ ਜਾਂਦੀ ਆ। ਤੁਹਾਨੂੰ ਤ~ ਮੇਰਾ ਤਜ਼ਰਬਾ ਸਾਰਾ ਜਿਹੜਾ ਕਿ ਦੱਸੂਗਾਂ ਕਿ ਕਿਸ ਤਰੀਕੇ ਦੇ ਨਾਲ ਕਿਸ behalf 'ਤੇ ਮੈਂ ਕਹਿ ਰਿਹਾ ਸੀ ਬਈ ਇਹ question ਆਉਣੇ ਆ ਜਾਂ ਨਹੀਂ ਆਉਣੇ, ਠੀਕ ਹੈ। ਅੱਜ ਮੇਰੇ ਸਾਰੇ question ਸਹੀ ਹੈ। ਕਿਆਂ ਬਾਤ ਹੈ। ਕਿਆ ਬਾਤ ਹੈ। ਪੂਜਾ ਕੌਰ very good ਬਹੁਤ ਵਧੀਆ। ਚੱਲੋ, ਚੱਲੋ ਪ੍ਰਭ ਪ੍ਰਭਜੋਤ ਸਿੰਘ ਗੱਲਾਂ ਨਹੀਂ ਮਾਰਨੀਆਂ ਤਾਂ ਉੱਤਰ ਕੀ ਹੈ ਰਾਜੇ, ਉੱਤਰ ਹੈ ਮਹਿਮਾ ਪ੍ਰਕਾਸ਼, very good ਇਹ ਉੱਤਰ ਬਿਲਕੁੱਲ ਸਹੀ। ਅਗਲਾ ਪ੍ਰਸ਼ਨ ਹੈ ਰਾਜੇ, ਜਪੁਜੀ ਸਾਹਿਬ ਦੀ ਰਚਨਾ ਕਿਸਨੇ ਕੀਤੀ। ਇਹ paper ਦੇ ਵਿੱਚ very very important ਪ੍ਰਸ਼ਨ ਹੈ। ਜੋ ਤੁਹਾਨੂੰ ਮਿਲੇਗਾ ਹੀ ਮਿਲੇਗਾ। PSSSB ਦੇ ਪਹਿਲਾ ਜਿਹੜਾ ਵੀ paper ਆ ਗਿਆ ਨਾ, ਉਹਦੇ 'ਚ ਪੱਕਾ ਮਿਲੂਗਾ, guarantee ਹੈ hundred percent ਠੀਕ ਹੈ। ਹਾਂ ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ ਦੇ ਵਿੱਚ ਹੋਈ ਸੀ। ਤਰਾਇਣ ਦੀ ਪਹਿਲੀ ਅਤੇ ਤਰਾਇਣ ਦੀ ਦੂਜੀ ਲੜਾਈ, ਗਿਆਰਾਂ ਸੌ ਇਕਾਨਵੇਂ ਅਤੇ ਬਾਨਵੇਂ ਪਹਿਲੀ ਲੜਾਈ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਦੀ ਜਿੱਤ ਹੋਈ। ਲੇਕਿਨ ਦੂਸਰੀ ਲੜਾਈ ਦੇ ਵਿੱਚ ਉਸ ਰਾਜਪੂਤ ਯੋਧੇ ਦੇ ਨਾਲ ਜਿਹੜਾ ਕਿ ਹੈ ਧੋਖਾ ਕੀਤਾ ਔਰ ਇੱਥੇ ਭਾਰਤ ਦੇ ਵਿੱਚ ਇੱਕ ਮੁਸਲਿਮ ਰਾਜ ਦੀ ਨੀਂਹ ਰੱਖੀ ਜਾਂਦੀ ਹੈ। ਠੀਕ ਹੈ, clear ਹੈ। ਚੱਲੋ very good, very good ਬਹੁਤ ਵਧੀਆ, ਸ਼੍ਰੀ ਗੁਰੂ ਨਾਨਕ ਦੇਵ ਜੀ ਬਿਲਕੁੱਲ ਸਹੀ ਉੱਤਰ ਹੈ ਤੁਹਾਡਾ ਰਾਜੇ very good ਬਹੁਤ ਵਧੀਆ, ਅਗਲਾ ਪ੍ਰਸ਼ਨ ਅਗਲਾ ਪ੍ਰਸ਼ਨ ਹੈ ਰਾਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਵਿੱਚ ਕਿਸ ਰਾਜ ਵੰਸ਼ ਦਾ ਰਾਜ ਸੀ। ਲੋਧੀ ਖਾਨਦਾਨ ਦਾ, ਖਿਲਜੀ ਖਾਨਦਾਨ ਦਾ, ਸਇਅਦ ਖਾਨਦਾਨ ਦਾ ਜਾਂ ਗੁਲਾਮ ਖਾਨਦਾਨ ਦਾ, ਤਾਂ ਕਿਸ ਦਾ ਰਾਜ ਸੀ। ਲੋਧੀ ਖਾਨਦਾਨ ਦਾ, ਖਿਲਜੀ ਖਾਨਦਾਨ ਦਾ, ਸਇਅਦ ਖਾਨਦਾਨ ਦਾ ਜਾਂ ਗੁਲਾਮ ਖਾਨਦਾਨ ਦਾ very good, very good, very good, very good, very good ਜਨਮ ਸਮੇਂ, ਜਨਮ ਸਮੇਂ, ਯਾਨੀ ਕਿ fourteen sixty nine ਚੌਦਾਂ ਸੋ ਉਨੱਤਰ, ਚੋਦਾਂ ਸੌ ਉਨੱਤਰ ਦੇ ਸਮੇਂ ਕਿਸ ਦਾ ਜੋ ਕਿ ਰਾਜ ਸੀ, ਉਸ ਸਮੇਂ ਪੰਜਾਬ ਦੇ ਵਿੱਚ, very good, very good, very good ਸਭ ਦਾ ਉੱਤਰ ਬਿਲਕੁੱਲ ਸਹੀ, ਬਿਲਕੁੱਲ ਸਹੀ, ਬਿਲਕੁੱਲ ਸਹੀ, ਅੋਰ ਮੈਨੂੰ ਇਹ ਵੀ ਦੱਸ ਦਿਓ ਕਿ ਸੁਲਤਾਨ ਕੌਣ ਸੀ। ਸੁਲਤਾਨ ਕੌਣ ਸੀ ਉਸ ਸਮੇਂ। ਉਸ ਸਮੇਂ ਸੁਲਤਾਨ ਕੌਣ ਸੀ ਚੋਦਾਂ ਸੌ ਉਨੱਤਰ ਦੇ ਵਿੱਚ, ਸੁਲਤਾਨ ਕੌਣ ਸੀ ਰਾਜੇ, ਫਟਾਫਟ ਉੱਤਰ ਦੱਸ ਦਿਓ। very good, very good, very good ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਸੁਲਤਾਨ ਕੌਣ ਸੀ ਉਸ ਸਮੇਂ। ਲੋਧੀ ਦੇ ਵਿੱਚ ਸੁਲਤਾਨ ਕੌਣ ਸੀ ਉਸ ਸਮੇਂ ਜਦੋਂ ਬਾਬਾ ਜੀ ਦਾ ਜਨਮ ਹੋਇਆ। very good, very good, very good ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਧ ਜਗ ਚਾਨੁਣ ਹੋਆ। very good, very good, very good, very good ਬਹੁਤ ਵਧੀਆ। ਲਓ ਜੀ ਬਿਲਕੁੱਲ ਸਹੀ ਉੱਤਰ ਦਿੱਤਾ ਹੈ, ਸੈਮ ਗਿੱਲ ਨੇ, ਜੱਸ ਨੇ ਉੱਤਰ ਦਿੱਤਾ ਹੈ, ਰਿਆਸਤ ਕੌਰ ਸਿੱਧੂ ਨੇ ਉੱਤਰ ਦਿੱਤਾ ਹੈ, ਨਹੀਂ ਰਾਜੇ ਇਬਰਾਹਿਮ ਲੋਧੀ ਨਹੀਂ। ਦੌਲਤ ਖਾਂ ਲੋਧੀ ਨਹੀਂ, ਅਗਰ ਦੌਲਤ ਖਾਂ ਲੋਧੀ ਆਂਏਗਾ ਤਾਂ ਫਿਰ ਪੰਜਾਬ ਦਾ ਉਹ ਕੀ ਸੀ, ਸੂਬੇਦਾਰ ਸੀ। ਪੰਜਾਬ ਦਾ ਸੂਬੇਦਾਰ ਸੀ। ਅਗਰ ਤੁਸੀਂ ਲਿਖਣਾ ਹੈ। ਦੌਲਤ ਖਾਂ ਲੋਧੀ, ਦੌਲਤ ਖਾਂ ਲੋਧੀ ਅਗਰ ਲਿਖਣਾ ਹੈ। ਇਹੀ ਬਸ ਧਿਆਨ ਰੱਖਣਾ, ਕਿਉਂਕਿ ਸੁਲਤਾਨ ਸੀ ਉਦੋਂ, ਬਹਿਲੋਲ ਲੋਧੀ। ਬਹਿਲੋਲ ਲੋਧੀ ਸੀ ਉਦੋਂ। ਠੀਕ ਹੈ, ਇਹ ਧਿਆਨ ਰੱਖਣਾ ਹੈ, ਰਾਜੇ। ਕਿ question ਕੀ ਪੁੱਛਿਆ ਗਿਆ ਹੈ। ਕਿ ਸੁਲਤਾਨ ਪੁੱਛਿਆ ਗਿਆ ਹੈ ਦਿੱਲੀ ਦਾ, ਹੋ ਸਕਦਾ ਦਿੱਲੀ ਨਾਂ ਵੀ ਦਿੱਤਾ ਹੋਵੇ। ਜੇਕਰ ਸੁਲਤਾਨ ਲਿਖਿਆ ਫੇਰ ਤਾਂ ਆਏਗਾ, ਬਹਿਲੋਲ ਲੋਧੀ। ਅਗਰ ਲਿਖਿਆ ਹੋਇਆ, ਪੰਜਾਬ ਦਾ ਸੂਬੇਦਾਰ ਕੌਣ ਹੈ। ਫੇਰ ਆਏਗਾ ਦੌਲਤ ਖਾਂ ਲੋਧੀ। ਠੀਕ ਹੈ, clear ਹੈ, ਇਹ ਯਾਦ ਰੱਖਣਾ। ਤਾਂ ਇਹ ਉੱਤਰ ਬਿਲਕੁੱਲ ਸਹੀ ਹੈ। ਲੋਧੀ ਖਾਨਦਾਨ ਪਾਣੀਪਤ ਦੀ ਦੂਸਰੀ ਲੜਾਈ ਕਦੋਂ ਹੋਈ ਹੈ। ਆਪਾਂ ਅੱਜ ਹੀ ਜ਼ਿਕਰ ਕੀਤਾ ਹੈ। ਅੱਜ ਹੀ ਜ਼ਿਕਰ ਕੀਤਾ ਹੈ ਅੋਰ ਤਾਰੀਕ ਵੀ ਦੱਸ ਦਿਓ ਕਿੰਨੀ ਹੈ। ਤਾਰੀਕ ਵੀ ਦੱਸ ਦਿਓ, ਪਾਣੀਪਤ ਦੀ ਦੂਸਰੀ ਲੜਾਈ ਕਦੋਂ ਹੋਈ ਹੈ, ਤਾਰੀਕ ਵੀ ਦੱਸ ਦਿਓ very good, very good, very good, very good, very good ਬਹੁਤ ਵਧੀਆ, ਫਟਾਫਟ ਉੱਤਰ ਦੇ ਦਿਓ ਰਾਜੇ। ਫਟਾਫਟ ਉੱਤਰ ਦੇ ਦਿਓ ਰਾਜੇ, ਫਟਾਫਟ very good, very good, very good ਬਹੁਤ ਵਧੀਆ।

ਇੱਕੀ ਅਪ੍ਰੈਲ ਜਿਹੜੀ ਹੈ ਉਹ ਪੰਦਰਾਂ ਸੌ ਛੱਬੀ ਵਾਲੀ ਹੈ ਅੋਰ ਪੰਜ ਨਵੰਬਰ ਜੋ ਹੈ ਉਹ ਪੰਦਰਾਂ ਸੌ ਛਪੰਜ਼ਾ ਵਾਲੀ ਹੈ। ਕਿਉਂਕਿ ਰਾਜੇ ਜਦੋਂ ਤਾਰੀਕ ਆ ਗਈ ਨਾ, questions ਸੌਖੇ ਆ ਇਹ, ਪਰ ਤਾਰੀਕ ਆ ਗਈ ਤਾਂ ਔਖੇ ਬਣ ਜਾਣਗੇ, ਇਹ ਧਿਆਨ ਰੱਖਿਓ ਆਪਦਾ।

ਕਿਸ ਸਥਾਨ 'ਤੇ ਗਿਆਨ ਪ੍ਰਾਪਤ ਕੀਤਾ ਸੀ। ਕਾਲੀ ਬੇਨ, white ਬੇਨ, ਬਿਆਸ ਨਦੀ ਜਾਂ ਰਾਵੀ ਨਦੀ।

ਇਕ ਹੋਰ ਨਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤਾਂ ਉਹ ਕੀ ਹੈ। ਕਾਲੀ ਬੇਨ, ਬਿਲਕੁੱਲ ਸਹੀ ਜਿੰਨ੍ਹਾ ਨੇ ਉੱਤਰ ਦਿੱਤਾ ਹੈ A very good ਰਾਜੇ very good ਬਿਲਕੁੱਲ ਸਹੀ A ਉੱਤਰ, ਅਗਲਾ ਪ੍ਰਸ਼ਨ, ਅਗਲਾ ਪ੍ਰਸ਼ਨ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ ਕੀ ਸਨ? ਮੋਹਨ ਅਤੇ ਮੋਹਰੀ, ਦਾਤੂ ਅਤੇ ਦਾਸੂ, ਸ਼੍ਰੀ ਚੰਦ ਅਤੇ ਲਖਮੀ ਚੰਦ ਜਾਂ ਫੇਰ ਉਪਰੋਕਤ ਵਿੱਚੋਂ ਕੋਈ ਨਹੀਂ। very good, very good, very good, very good, very good ਬਹੁਤ ਵਧੀਆ, ਬਹੁਤ ਵਧੀਆ, ਲਓ ਰਾਜੇ ਫਟਾਫਟ ਉੱਤਰ ਕਰ ਦਿਓ। ਸਾਢੇ ਤਿੰਨ ਸੌ ਦੇ ਕਰੀਬ ਰਾਜੇ ਤੁਸੀਂ ਬੇਠੈ ਹੋ ਅੋਰ like ਹੈ ਢਾਈ ਸੌ ਵੀ ਨਹੀਂ। like ਢਾਈ ਸੌ ਵੀ ਨਹੀਂ, ਰਾਜੇ ਇੱਕ ਵਾਰੀ like ਜ਼ਰੂਰ ਕਰ ਦਿਓ। ਪਹਿਲਾਂ like ਕਰਕੇ ਬਰਾਬਰ ਆ ਜਾਓ। ਫੇਰ ਉਸ ਤੋਂ ਬਾਅਦ ਆਪਾਂ ਅਗਲਾ ਪ੍ਰਸ਼ਨ ਲੈ ਕੇ ਆਉਂਦੇ ਹਾਂ, ਠੀਕ ਹੈ clear ਹੈ। ਚੱਲੋ ਜੀ ਬਿਲਕੁੱਲ ਸਹੀ ਉੱਤਰ ਜਿੰਨ੍ਹਾ ਨੇ ਦਿੱਤਾ ਹੈ C ਉੱਤਰ, ਉਹ ਬਿਲਕੁੱਲ ਸਹੀ। ਤਾਂ C ਉੱਤਰ ਤੁਹਾਡਾ ਬਿਲਕੁੱਲ ਸਹੀ ਹੈ। ਫਟਾਫਟ ਇੱਕ ਵਾਰ like ਕਰ ਦਿਓ ਰਾਜੇ, ਦੋ ਸੌ ਤੇਈ ਜਣਿਆਂ ਨੇ like ਕੀਤਾ ਹੋਇਆ। very good, very good, very good ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ very good ਬਿਲਕੁੱਲ ਸਹੀ ਉੱਤਰ, ਬਿਲਕੁੱਲ ਸਹੀ ਉੱਤਰ, ਬਿਲਕੁੱਲ ਸਹੀ ਉੱਤਰ। very good, very good ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਅਗਰ ਤੁਹਾਨੂੰ ਪੁੱਛਿਆ ਜਾਵੇ, ਉਦਾਸੀ ਮੱਤ, ਉਦਾਸੀ ਮੱਤ ਦੀ, ਉਦਾਸੀ ਮੱਤ ਦੀ ਜਿਹੜੀ ਕੀ ਹੈ। ਉਦਾਸੀ ਮੱਤ ਕਿੰਨਾ ਨੇ ਚਲਾਇਆ ਹੈ। ਉਦਾਸੀ ਮੱਤ ਕਿੰਨਾ ਨੇ ਚਲਾਇਆ ਹੈ ਤਾਂ ਉੱਤਰ ਦੱਸ ਦਿਓ ਰਾਜੇ ਫਟਾਫਟ ਕੀ ਆਊਗਾ। ਬਹੁਤ ਵਧੀਆ, ਬਹੁਤ ਵਧੀਆ, ਤਿੰਨ ਸੌ ਬਿਆਲੀ ਦੇ ਕਰੀਬ ਤੁਸੀਂ ਬੈਠੇ ਹੋ ਅੋਰ ਦੋ ਸੌ ਉਨੱਤਰ ਜਣਿਆਂ ਨੇ ਹਾਲੇ ਤੱਕ like ਕੀਤਾ ਰਾਜੇ, ਫਟਾਫਟ like ਕਰ ਦਿਓ, ਇਕ ਵਾਰੀ ਫੇਰ ਆਪਾਂ ਕਰਦੇ ਹਾਂ class ਨੂੰ continue, very good ਬਹੁਤ ਵਧੀਆ ਲਓ ਫਟਾਫਟ ਦੱਸ ਦਿਓ ਰਾਜੇ, ਉਦਾਸੀ ਮੱਤ ਦੀ ਸਥਾਪਨਾ ਕਿੰਨਾ ਕਵਲ ਸ਼ਰਮਾ ਅੱਜ ਆਪਾਂ ਗੱਲ ਕਰਾਂਗੇ ਇੱਕ ਸ਼ਖਸ ਦੇ ਬਾਰੇ ਇੱਕ ਮੁੰਡੇ ਦੇ ਬਾਰੇ ਜਿਸਦੀ ਆਪਾਂ ਦੋਸਤੀ ਦੀ ਕਹਾਣੀ ਸੁਣਾਉਣ ਜਾ ਰਿਹਾ ਮੈਂ ਤੁਹਾਨੂੰ ਜਿਸਦਾ ਨਾਮ ਹੈ ਲਵਪ੍ਰੀਤ ਤੇ ਦੂਸਰੇ ਦਾ ਨਾਮ ਹੈ ਅਮਰਪਾਲ ਸਿੰਘ ਜਿਸਨੂੰ ਲਾਡੀ ਵੀ ਕਹਿੰਦੇ ਨੇ ਆਪਾਂ ਅੱਜ ਓਹਦੀ ਗੱਲ ਕਰਾਂਗੇ ਠੀਕ ਹੈ ਤੇ ਉਹ ਜਿਹੜਾ ਲਵਪ੍ਰੀਤ ਸੀ ਉਹ ਕਿਵੇਂ ਚੰਡੀਗੜ੍ਹ ਤੋਂ ਨਾਭੇ ਆਇਆ ਤੇ ਨਾਭੇ ਤੋਂ ਬਾਅਦ ਓਹਨੂੰ ਕਿਵੇਂ ਅਮਰਪਾਲ ਮਤਲਬ ਲਾਡੀ ਜਿਹੜਾ ਦੁਕਾਨ ਦਾ ਨਾਮ ਹੈ ਨਾ ਉਹ ਮਿਲਿਆ ਤੇ ਓਹਦੇ ਤੋਂ ਬਾਅਦ ਕਿਵੇਂ ਉਨ੍ਹਾਂ ਦੋਸਤੀ ਅੱਗੇ ਬਰਕਾਰ ਹੋਈ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੇ ਜਿਹੜਾ ਲਵਪ੍ਰੀਤ ਸੀਗਾ ਉਹ ਪਹਿਲਾਂ ਹੈਗਾ ਮਤਲਬ ਉਹ ਨਾਭੇ ਦਾ ਹੀ ਸੀਗਾ ਨਾਭੇ ਓਹਦੇ ਨਾਨਕੇ ਲਾ ਲੋ ਨਾਨੀ ਘਰ ਵਗੈਰਾ ਸੀਗੇ ਤੇ ਉਹ ਰਹਿੰਦਾ ਪਰ ਚੰਡੀਗੜ੍ਹ ਸੀਗਾ ਆਪਣੀ ਨਾਲ ਹੈ ਨਾ